ਗੱਡੀ ਵੀ ਦਿਖਾਈ ਦੇ ਰਹੀ ਐ ਹਲਤੇ ਕਰੇਨ ਦੇ ਲਿਖਿਆ ਹੋਇਆ ਜੇ_ਸੀ_ਬੀ ਅਤੇ ਹੋਰ ਵੀ ਇੱਕ ਟਰਾਲੀ ਅਤੇ ਇੱਕ --

ਇਹ ਤਸਵੀਰ ਵਿੱਚ ਦਿਖਾਈ ਦੇ ਰਿਹਾ ਇੱਕ ਮਕਾਨ ਜੋ ਬਹੁਤ ਹੀ ਸੁੰਦਰ ਨਜ਼ਰ ਆ ਰਿਹਾ ਹੈ ਜਿਸ ਦਾ ਕਲਰ ਹੈਗਾ ਵਾਈਟ ਅਤੇ ਬਰਾਊਨ ਅਤੇ --

ਇਹ ਤਸਵੀਰ ਵਿੱਚ ਇੱਕ ਰੂਮ ਦਿਖਾਈ ਦੇ ਰਿਹਾ ਜਿਸਦੇ ਉੱਤੇ ਲਿਖਿਆ ਹੋਇਆ ਫੀਮੇਲ ਜਨਰਲ ਵਾਰਡ ।

ਹੌਸਪੀਟਲ ਵਾਲਾ ਬੇਡ ਵੀ ਨਜਰ ਆ ਰਿਹਾ ਹੈ ਇਹ ਤਸਵੀਰ ਬਹੁਤ ਸੁੰਦਰ ਨਜਰ ਆ ਰਹੀ ਹੈ।

ਜੋ ਕਿ ਹਰੇ ਰੰਗ ਦਾ ਨਜ਼ਰ ਆ ਰਿਹੈ ਜਿਸ ਦੇ ਆਸ ਪਾਸ ਉੱਤੇ ਬਹੁਤ ਸਾਰੇ ਦਰਖਤ ਅਤੇ ਫਲਾ --

ਪੁੱਲ ਦੀ ਨਜ਼ਰ ਆ ਰਹੀ ਹੈ ਜਿਸਦੇ ਅੰਦਰ ਇੱਕ ਬਾਇਓ ਬਾਇਓਲੋਜਿਕ ਲੈਬ ਦੀ ਆ ਫ਼ੋਟੋ ਕਲਿੱਕ ਹੋਈ ਹੈ।

ਦਰ ਹਿਊਮਨ ਬੌਡੀ ਦੇ ਬਹੁਤ ਸਾਰੇ ਅੰਗ ਦਿੱਖ ਰਹੇ ਹਨ ਇਹ ਤਸਵੀਰ ਬਹੁਤ ਸੁੰਦਰ ਨਜਰ ਆ ਰਹੀ ਹੈ।

ਉੱਤੇ ਇੱਕ ਬੋਰਡ ਵੀ ਨਜ਼ਰ ਆ ਰਿਹਾ ਅਤੇ ਗੋਲਡਨ ਅਤੇ ਬਰਾਉਨ ਕਲਰ ਦਾ ਲਿਖਿਆ ਵੀ --

ਇੱਕ ਪੈਲੀ ਵਿੱਚ ਬਹੁਤ ਸਾਰੇ ਟਰੈਕਟਰ ਨਜ਼ਰ ਆ ਰਹੇ ਹਨ ਅਤੇ ਇੱਕ --

ਸਕਾਈ ਬਲੂ ਅਤੇ ਬਲੂ ਇਹ ਤਸਵੀਰ ਬਹੁਤ ਸੁੰਦਰ ਨਜ਼ਰ ਆ ਰਹੀ ਹੈ।

ਇੱਕ ਮੋਟਰਸਾਈਕਲ ਅਤੇ ਹੋਰ ਵੀ ਬਹੁਤ ਸਾਰੇ ਵਿਅਕਤੀ ਨ੍ਹਾਉਂਦੇ ਦਿਖਾਈ ਦੇ ਰਹੇ ਹਨ ਇਹ ਤਸਵੀਰ ਬਹੁਤ ਹੀ ਸੁੰਦਰ ਨਜ਼ਰ ਆ ਰਹੀ ਹੈ।

ਦੋ ਕੰਪਿਊਟਰ ਨਜ਼ਰ ਆ ਰਹੇ ਹਨ ਉਹੱਤੇ ਕੀਬੋਰਡ ਅਤੇ ਮਾਊਸ ਵੀ ਨਜ਼ਰ ਆ ਰਹੇ ਹੈਂ ਅਤੇ ਦੋ ਚੇਅਰਾਂ ਵੀ ਨਜ਼ਰ ਆ ਰਹੀ ਹਨ ਅਤੇ ਆਸ ਪਾਸ ਉਹੱਤੇ --

ਬੈੰਚ ਵੀ ਲੱਗੇ ਦਿਖਾਈ ਦੇ ਰਹੇ ਹਨ ਇਹ ਤਸਵੀਰ ਬਹੁਤ ਹੀ ਸੁੰਦਰ ਨਜ਼ਰ ਆ ਰਹੀ ਹੈ।

ਇਹ ਤਸਵੀਰ ਇਕ ਦੁਕਾਨ ਦੀ ਨਜ਼ਰ ਆ ਰਹੀ ਹੈ ਜਿਸਦੇ ਬਾਹਰ ਕੂਲਰ ਨਜ਼ਰ ਦਿਖਾਈ ਦੇ ਰਿਹਾ ਹੈ ਉਥੇ ਸਾਈਕਲ ਅਤੇ ਮੋਟਰਸਾਕਲ ਵੀ ਨਜ਼ਰ ਆ ਰਿਹਾ ਨਾ।

ਬਹੁਤ ਸਾਰੇ ਸ਼ੋਪ ਵੀ ਨਜ਼ਰ ਆ ਰਹੇ ਹਨ ਉਹ ਇੱਕ ਦਰਖਤ ਵੀ ਨਜ਼ਰ ਆ ਰਿਹਾ ਐ ਇਹ ਤਸਵੀਰ ਬਹੁਤ ਹੀ ਸੁੰਦਰ ਨਜ਼ਰ ਆ ਰਹੀ ਹੈ।

ਇਹ ਇੱਕ ਗੇਟ ਵੀ ਲੱਗਾ ਹੋਇਆ ਇੱਕ ਮਕਾਨ ਵੀ ਲੱਗਾ ਹੋਇਆ ਉ ਉਸ ਵਾਲ ਦੇ ਆਸ ਪਾਸ ਉੱਤੇ ਬਹੁਤ ਸਾਰੇ ਪੋਸਟਰ ਵੀ ਨਜ਼ਰ ਆ ਰਹੇ ਹਨ ਇਹ ਤਸਵੀਰ ਬਹੁਤ ਹੀ ਸੁੰਦਰ ਨਜ਼ਰ ਆ ਰਹੀ ਹੈ।